ਮੈਂ ਤਾਂ ਕਿਹਾ ਉਹ ਇੱਕ job ਕਰਦੇ ਬੱਚੇ ਮੇਰੇ ਕੋਲ ਛੱਡ ਦਓ ਮੈਂ ਪੜ੍ਹਾ ਦਿਆ

ਹਾਂਜੀ ਕਿਉਂਕਿ ਤੁਸੀਂ ਖੁੱਦ educated ਆ ਤੁਸੀਂ ਪੜ੍ਹੇ ਲਿਖੇ ਆ ਤੁਹਾਨੂੰ ਪਤਾ ਆ atleast ਮਨੇ junior classes ਤੁਸੀਂ ਪੜ੍ਹਾਈ ਤੇ ਤੁਸੀਂ ਆਰਾਮ ਨਾਲ ਪਾਰ ਕਰ ਦੇਵੋਂਗੇ, ਉਹਨਾਂ ਦੀ

ਨਾ ਥੋੜ੍ਹੇ ਵੱਡੇ ਹੋ ਜਾਣ ਫਿਰ ਤੁਸੀਂ ਆਪਣੇ ਕੋਲ ਰੱਖੋ, ਜਿਸ ਤਰ੍ਹਾਂ ਮਰਜ਼ੀ ਪੜ੍ਹਾਉਣੇ ਪੜ੍ਹਾਓ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

ਨਹੀਂ ਏਦਾਂ ਮਨੇ ਹਾਂ ਏਦਾਂ supportive ਹੋਣੇ ਚਾਹੀਦੇੇ ਆ ਨਾ ਮਾਂ ਪਿਓ ਇੰਨਾ support ਕਰਨਗੇ ਮਾਂ ਪਿਓ,

City ਚੋਂ ਬਾਹਰ ਕਰਨਾ ਵੀ ਤਾਂ possible ਨਹੀਂ ਹੁੰਦਾ ਨਾ ਫਿਰ ਉਹੀ ਗੱਲ ਹੈ ਨਾ। ਇਕੱਠੇ ਕਰਕੇ ਹੋਊਗਾ ਤੇ ਚਲੋ ਠੀਕ ਹੈ ਪਾਰ ਹੋ ਜਾਂਦਾ ਆ

ਤੇ ਨਾਲ ਤੁਸੀਂ ਅਗਰ ਮਨੇ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 ਇੱਕ ਵਾਰ atleast ਮਨੇ roughly ਤੁਸੀਂ ਦੇਖੋਗੇ, ਵੀ ਕੀ ਆਹ ਚੀਜ਼ਾਂ

ਕਿ ਲੋਕ ਇੰਨਾ ਕੁੱਝ ਬੋਲਦੇ ਆ, ਉਹਦੇ 'ਚ ਵੀ ਬਹੁਤ ਕੰਮ ਹੁੰਦਾ ਆ, ਮੇਰੇ ਮੇਰੇ ਮੇਰੇ ਭਰਾ ਦਾ ਮੁੰਡਾ ਆ, ਉਹਨੇ ਉਹ Mobile 'ਚ game ਖੇਡਦੇ ਨਾ game ਬੱਚੇ ਉਹਦੀ ਪੜ੍ਹਾਈ ਕੀਤੀ ਸੀ, ਮੈਂ ਉਦੋਂ ਸੋਚਦਾ ਸੀ, ਇਹ ਕੀ ਪੜ੍ਹਾਈ ਕਰ ਡਿਆ ਹੈ, ਇਹਦੇ 'ਚ ਕੀ future ਆ, ਆਹ game game ਬਣਾਉਂਦੇ ਆ ਜਿਹੜੇ ਤੇ ਅੱਜ

ਉਹ game ਬਣਾਉਣ ਵਾਲੇ ਬੱਚੇ ਦਾ ਹੀ ਇੰਨੀ value ਆ market 'ਚ ਕਿਉਂਕਿ ਉਹ ਪੜ੍ਹਾਈ ਕਿਸੇ ਨੇ ਜ਼ਿਆਦਿਆਂ ਨੇ ਕੀਤੀ ਨੀ ਆ ਕਿਸੇ ਨੂੰ ਉਨੀ knowledge ਨਹੀਂ ਆ ਉਹਦੀ ਲੇਕਿੰਨ ਜਿੰਨਾਂ ਨੇ ਉਸ time ਕੀਤੀ ਸੀ ਉਹਨਾਂ ਦੀ ਅੱਜ ਦੀ date 'ਚ value ਆ।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

ਉਹੀ game market 'ਚ ਚੱਲਦੇ ਆ ਤੇ ਉਹ game ਵੇਚਦੇ ਆ ਤੇ ਉਹ ਖੇਡਦੇ ਆ ਤੇ ਉਹਦਾ ਕਿੰਨਾ ਕਿੰਨਾ ਪੈਸਾ ਕਮਾਉਂਦੇ ਆ ਉਹ ਲੋਕ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

ਜਿੰਨਾਂ ਨੇ ਕੀਤੀ ਆ, ਉਹਨਾਂ ਨੇ ਠੀਕ ਹੀ ਪਾਰ ਦੇਖ ਲਓ ਸੋਚਿਆ ਵੀ ਨੀ ਹੋਊਗਾ ਉਹਨਾਂ ਨੇ ਕਿ ਹਾਂ ਇੰਨਾ ਕੁਛ ਇਹ ਜਾਊਗਾ ਬੋਲ ਕੇ ਲੇਕਿੰਨ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

ਉਹੀ ਗੱਲ ਆ ਬਸ ਬੱਚੇ ਸ~ ਸੋਚਣ ਕਿ ਅਸੀਂ ਕੁਛ ਕਰਨਾ ਹੈ ਤੇ ਠੀਕ ਹੀ ਕਰ ਲੈਂਦੇ ਆ।

ਭਾਜੀ ਨੇ ਬੋਲਿਆ ਕਿ hotel management ਕੀਤਾ, ਇੰਡੀਆ 'ਚ ਰਹਿ ਕੇ ਤਾਂ ਕੁਛ ਹੋਣਾ ਨੀ।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

ਉੱਥੋਂ ਦੀ ਹੋਰ ਬਾਹਰ ਜਾਊਗਾ, ਭਾਜੀ ਦੇ ਖੁੱਦੇ ਦੇ hotel ਦੇ business ਹੈ, ਉਹ ਜਿਹਾ hotel ਖੋਲ ਦਊਗਾ ਭਾਜੀ ਇੱਕ ਦਮ heart of the city 'ਚ ਜਾਂ

ਬਾਹਰੋਂ ਕਰਕੇ ਆ ਕੇ ਸਭ ਕੁਛ ਕਰਕੇ ਆਪਣਾ ਜਿਹੜੀ ਚੀਜ਼ ਦੀ ਪੜ੍ਹਾਈ ਕੀਤੀ, ਉਹੀ ਚੀਜ਼ ਕਰਕੇ ਕਮਾ ਕੇ ਖਾਓ, ਹੋਰ ਕੀ ਚਾਹੀਦਾ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

ਜੋ ਜਿਹੜੀ field 'ਚ expert ਹੈ ਉਹੀ field 'ਚ ਕੰਮ ਕਰੇ, ਉਹਨੂੰ ਕੰਮ 'ਚ ਮਜ਼ਾ ਵੀ ਆਊਗਾ ਤੇ ਕੰਮ ਵੀ ਕਰੇਗਾ।

ਅਹ ਰੋਟੀ ਪਾਣੀ ਹੋ ਗਿਆ ਖਾਣਾ ਸਭ ਦਾ? ਹਾਂਜੀ ਸਭ ਖਾ ਪੀ ਕੇ ਬੈਠੇ ਹਾਂ। ਬਸ ਸਹੀ ਆ ਚੰਗੀ ਗੱਲ ਠੀਕ ਹੈ ਚਲੋ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਹਾਂਜੀ

ਚਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਨਾਲ ਨਾਲ ਮੈਂ explain ਕਰਾਂਗਾ ਹਰ ਚੀਜ਼ ਨੂੰ ਮਜ਼ਾ ਆਏਗਾ ਪੂਰਾ ਚਾਹੇ ਕਾਪੀਆਂ ਖੋਲ ਲੈਣਾ ਕੁਛ ਮਰਜ਼ੀ ਜਿਹੜੇ person ਪਹੁੰਚ ਚੁੱਕੇ ਆ ਆਪਣਾ target two hundred percent live ਰਹੇਗਾ ਜ਼ਲਦੀ ਜ਼ਲਦੀ ਦੱਬ ਕੇ share ਕਰ ਦਓ ਆਪਣੇ ਨਾਲ ਵਾਲਿਆਂ ਨੂੂੰ ਤਾਂ ਜਿਹੜੀ ਆਪਣੀ ਸਵਿਧਾਨਕ ਸਭਾ ਹੈਗੀ ਸੀ ਸਵਿਧਾਨਕ ਸਭਾ ਸਮਝਦੇ ਹੋ ਜਿਹਨਾਂ ਨੇ ਆਪਣਾ ਸੰਵਿਧਾਨ ਬਣਾਇਆ ਹੈ। ਤਾਂ constituent assembly ਸੰਵਿਧਾਨਕ ਸਭਾ ਦੇ chairman ਕੌਣ ਸੀ ਤਾਂ ਤੁਸੀਂ ਦੱਸਣਾ ਹੈ chairman ਕੌਣ ਹੈਗੇ ਸੀ ਸੰਵਿਧਾਨਕ ਸਭਾ ਦੇ, ਤਾਂ ਰਾਸ਼ਟਰਪਤੀ ਪੁੱਛਿਆ ਗਿਆ ਹੈ ਚਾਹੇ ਇਹ ਨੀ ਲਿਖਿਆ ਗਿਆ ਸਥਾਈ ਅਸਥਾਈ ਤਾਂ ਤੁਹਾਨੂੰ ਮੈਂ ਦੱਸ ਦਿਨਾ ਜਿਹੜੀ ਸਵਿਧਾਨਕ ਸਭਾ ਉੱਨੀ ਸੌ ਛਿਆਲੀ ਦੇ ਵਿੱਚ ਬਣੀ ਸੀ cabinet mission plan ਆਇਆ ਸੀ ਨਾਲ ਦੀ ਨਾਲ ਤੁਹਾਨੂੰ revision ਕਰਵਾਊਂਗਾ ਸਾਰੀ ਸਾਰੀ cabinet mission plan ਦੇ under ਬਣੀ cabinet mission plan ਦੇ under ਬਣੀ ਆਪਣੀ ਸੰਵਿਧਾਨਕ ਸਭਾ constituent assembly CA ਮੈਂ short ਦੇ ਵਿੱਚ ਲਿਖ ਰਿਹਾਂ। ਇਹਦੇ ਰਾਸ਼ਟਰਪਤੀ ਕੌਣ ਸੀ, ਦੋ ਹੈਗੇ ਸੀ ਇੱਕ ਤਾਂ ਹੈਗੇ ਸੀ temporary ਕੌਣ ਹੈਗੇ ਸੀ ਇੱਕ ਤਾਂ ਹੈਗੇ ਸੀ temporary ਤੇ ਇੱਕ ਹੈਗੇ ਸੀ permanent ਲੇਕਿੰਨ question ਨੇ ਕੁਛ ਨੀ ਕਿਹਾ। Question ਨੇ ਨਾ ਹੀ temporary ਪੁੱਛਿਆ ਨਾ ਹੀ permanent, doctor BR ਅੰਬੇਦਕਰ answer ਆਇਆ ਬਾਕੀ ਜਿਹਨਾਂ ਦਾ c ਆਇਆ ਹੈ doctor BR ਅੰਬੇਦਕਰ ਇੱਕ ਸੌ ਤੇਰਾਂ person ਆ ਚੁੱਕੇ ਆ, ਜਿੰਨੇ live ਆ ਚੁੱਕੇ ਹੈ ਲ~ session ਨੂੰ share ਕਰ ਦਓ। ਵੱਧ ਤੋਂ ਵੱਧ person ਆਪਾਂ ਆਪਦੇ ਨਾਲ ਜੋੜਨੇ ਨੇ ਅੱਜ ਆਰ~ target ਰਹੇਗਾ two hundred plus person ਜੋੜਨ ਦਾ, ਜੈ ਭਵਾਨੀ ਜੈ ਭਵਾਨੀ ਠੀਕ ਹੈ ਤਾਂ ਆਪਣੇ ਰਾਸ਼ਟਰਪਤੀ ਦੋ ਚੀਜ਼ਾਂ ਸੀ, ਮੈਂ revision ਨਾਲ ਦੀ ਨਾਲ ਕਰਵਾਊਂਗਾ ਇੱਕ ਤਾਂ temporary ਸੀ ਅਸਥਾਈ ਤੌਰ ਤੇ ਇੱਕ permanent ਸੀ temporary ਹੈਗੇ ਸੀ just ਯਾਦ ਕਰਨ ਵਾਸਤੇ ਕਹਿ ਸਕਦੇ ਹਾਂ ਵੀ ਪਹਿਲੀ ਸੰਵਿਧਾਨਕ ਸਭਾ ਦੀ ਪਹਿਲੀ meeting ਹੋਈ, ਉਹ ਜਿਹੜੇ ਹੈਗੇ ਸੀ ਉਹ ਚੁਣੇ ਗਏ ਜਿਹੜੇ ਬੰਦੇ ਮਤਲਬ ਤਿੰਨ ਸੌ ਉਨਾਨਵੇਂ ਬੰਦੇ ਉਹਦੇ ਮੈਂਬਰ ਸੀ, ਜਿਹੜੇ ਬੰਦੇ ਸਾਰਿਆਂ ਵਿੱਚੋਂ ਬੋਲ ਰਹੇ ਸੀ ਉਹਨਾਂ ਨੂੰ ਆਪਾਂ ਪਰਮਾ~ temporary ਲੇਕਿੰਨ ਉਹ temporary ਸੀ permanent ਨੀ, ਤਾਂ temporary ਹੀ ਆਏਗਾ ਲਿਖਿਆ ਹੋਇਆ।

ਰਾਸ਼ਟਰਪਤੀ ਉਹ ਸੀ ਜਿਹੜੇ ਜਿਹਨਾਂ ਨੇ actually 'ਚ ਰਾਜਾ ਬਣਨਾ ਸੀ ਤਾਂ ਰਾਜਾ ਕਿਹਨਾਂ ਨੇ ਬਣਨਾ ਸੀ ਇਹਨਾਂ ਠੀਕ ਹੈ ਤਾਂ ਹੁਣ ਆਪਣੀ ਕੋਲ ਜਿਹੜਾ ਆਹ ਹੈਗਾ ਸੀ ਦਵਿੰਦਰ ਕੁਮਾਰ okay ਦਵਿੰਦਰ ਕੁਮਾਰ thank you so much ਦਵਿੰਦਰ ਕੁਮਾਰ And ਅਹ good bye ਦਵਿੰਦਰ ਕੁਮਾਰ ਤਾਂ ਆਪਣੇ ਰਾਸ਼ਟਰਪਤੀ ਜਿਹੜੇ ਹੈਗੇ ਸੀ ਉਹ ਕਿਹੜੇ ਹੈਗੇ ਸੀ doctor ਰਜਿੰਦਰ ਪ੍ਰਸ਼ਾਦ, ਜੋ ਫ਼ਾਇਦਾ ਮਿਲ ਰਿਹਾ ਦਵਿੰਦਰ ਕੁਮਾਰ ਬਾਕੀਆਂ ਨੂੰ ਲੈ ਲੈਣ ਦਓ, ਜੇ ਨਹੀਂ ਲੈਣਾ ਤਾਂ ਤੁਸੀਂ ਨਿਕਲ ਸਕਦੇ ਹੋ ਇੱਥੋਂ flight ਪਕੜ ਕੇ ਠੀਕ ਹੈ ਆਪਣੇ ਕੋਲ temporary, permanent ਹੋ ਗਿਆ temporary ਕਿਹੜੇ ਹੈਗੇ ਆ president ਆਪਣੇ ਕੋਲ ਜਿਹੜੇ person ਹੈਗੇ ਸੀ temporary ਜੇ permanent ਪੁੱਛਿਆ ਜਾਏ ਜਾਂ permanent ਕੁਛ ਨਾ ਆਏ ਤਾਂ ਠੀਕ ਹੈ। ਕੋਈ ਨੀ ਇਹਨਾਂ ਨੂੰ ਇਹ ਕੁਛ ਸ਼ਰਾਰਤੀ ਤੱਤਵ ਹੁੰਦੇ ਨੇ ਉਹ ਸ਼ਰਾਰਤੀ ਤੱਤਵ ਇੱਦਾਂ ਹੀ ਚੱਲਦੇ ਰਹਿੰਦੇ ਨੇ ਕੋਈ ਦਿੱਕਤ ਵਾਲੀ ਗੱਲ ਨੀ ਹੈਗੀ ਆਪਾਂ ਨੂੰ okay ਅਹ ਤਾਂ second question ਤੁਹਾਡੇ ਸਾਹਮਣੇ ਹੈਗਾ second question ਆਪਣੇ ਕੋਲ ਹੈਗਾ ਹੈ ਕੇਸਵ ਨੰਦ ਭਾਰਤੀਏ ਕੇਸਵ ਨੰਦ ਭਾਰਤੀਏ geography ਵੀ ਹੋਏਗੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾਂ ਆਪਾਂ ਅੱਜ ਦੇ session ਦੇ ਵਿੱਚ ਤੁਹਾਡੇ ਕੋਲ ਜਿਹੜਾ Topic ਰਹਿਣ ਵਾਲਾ ਹੈ ਉਹ ਸਾਰੇ ਇਕੱਲੀ polity ਨੀ ਹੋਏਗੀ polity, history, geography, polity history, geography ਅਗਰ ਮੈਨੂੰ ਵਿਸ਼ਵ economics ਦੇ ਕੁਛ current affairs ਕੁਛ static portion a to z ਹੋਏਗਾ ਇਕੱਲਾ ਇਹ ਨਾ ਸਮਝਣਾ question question ਤੋਂ ਇਲਾਵਾ ਵੀ extra information ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇਗੀ, ਸਾਰੀ ਦੀ ਸਾਰੀ ਤਾਂ answer ਆਉਣੇ start ਹੋ ਚੁੱਕੇ ਆ ਤਾਂ ਤੁਹਾਨੂੰ ਮੈਂ ਪਹਿਲਾਂ question explain ਕਰ ਦਿਨਾ, ਕਿ question ਆਪਣੇ ਕੋਲ ਹੈਗਾ ਸੀ ਕੇਸਵ ਨੰਦ ਭਾਰਤੀਏ question ਕੀ ਹੈਗਾ ਸੀ। ਕੇਸਵ ਨੰਦ ਭਾਰਤੀਏ ਅੱਛਾ ਕੁਛ student ਇਹੋ ਜਿਹੇ ਵੀ ਜੁੜੇ ਹੋਣ ਜਿਹੜੇ ਮਾਸਟਰ ਕੈਡਰ ਦੇ ਹੋਣੇ ਆਂ ਕੋਈ ਹੋਰ exam ਦੇ ਨਾਲ ਹੋਵੇ am guaranteed ਮੈਂ ਇਹ guarantee ਲੈਨਾ ਇਕੱਲੇ ETT ਲਈ ਆਹ ਵਾਲੀ video ਨਹੀਂ ਹੋਏਗੀ ETT ਤੋਂ ਇਲਾਵਾ ਮਾਸਟਰ ਕੈਡਰ ਪੰਜਾਬ ਜਿਹੜਾ ਵੀ exam ਆ ਰਿਹਾ ਸਾਰਿਆਂ ਵਾਸਤੇ ਹੈ। ਤਾਂ ਕੇਸਵ ਨੰਦ ਭਾਰਤੀ case ਜਿਹੜਾ ਹੋਇਆ ਸੀ ਅੱਛਾ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ answer ਤਾਂ ਹੁਣੇ ਦੇਣੇ start ਕਰ ਦਿੱਤੇ answer ਆ ਰਿਹਾ b, c, b, c, b, c answer ਆਈ ਜਾ ਰਿਹਾ b ਆ ਰਿਹਾ c ਆ ਰਿਹਾ d ਆ ਰਿਹਾ ਸੀ ਰਿਹਾ। ਮੈਂ question ਕੀ ਪੁੱਛਿਆ ਕੇਸਵ ਨੰਦ ਭਾਰਤੀ case ਕਿਹੜੇ year ਦੇ ਵਿੱਚ ਆਇਆ ਸੀ ਕਿਹੜੇ ਸਾਲ ਦੇ ਵਿੱਚ ਆਇਆ ਸੀ what about the year ਤਾਂ ਸਾਲ ਕੀ ਸੀ ਪਹਿਲਾਂ ਤਾਂ ਤੁਸੀਂ ਇਹ ਦੱਸੋਗੇ, ਕੇਸਵ ਨੰਦ ਭਾਰਤੀ case ਕਿਹੜੇ ਸਾਲ ਦੇ ਵਿੱਚ ਆਇਆ ਸੀ ਅਨੁਰਾਗ ਕਹਿ ਰਹੇ ਆ, ਰਜੀਸ ਕਹਿ ਰਹੇ ਆ ਉੱਨੀ ਸੌ ਤਹੇਤਰ ਕੇਰਲਾ ਦਾ case ਸੀ very good ਲਵੀਸ ਉੱਨੀ ਸੌ ਛੱਠ ਨੀ ਹੈਗਾ, ਉੱਨੀ ਸੌ ਸਤਾਹਠ ਵੀ ਨੀ ਹੈ, ਉੱਨੀ ਸੌ ਤਹੇਤਰ, ਸਤਾਹਠ ਚਲੋ ਮੈਂ ਆਪਸਨਾਂ ਦਿਨਾ answer ਦਿਨਾ ਉੱਨੀ ਸੌ ਛੱਠ, ਉੱਨੀ ਸੌ ਸਤਾਹਠ ਉੱਨੀ ਸੌ ਤਹੇਤਰ ਉੱਨੀ ਸੌ ਬਾਨਵੇਂ a, b, c, d answer ਦਿਓ ਜ਼ਲਦੀ, ਇਹਦਾ answer ਦਿਓ a, b, c, d ਜ਼ਲਦੀ ਤੋਂ ਜ਼ਲਦੀ। c ਆ ਰਿਹਾ c ਉੱਨੀ ਸੌ ਬਾਨਵੇਂ c ਹੁਣ mostly c ਆ ਰਿਹਾ ਪਹਿਲਾਂ ਛੱਠ ਵੀ ਬੋਲ ਰਹੇ ਸੀ ਸਤਾਹਠ ਵੀ ਬੋਲ ਰਹੇ ਸੀ। okay ਚਲੋ ਇਹਦਾ answer ਆਪਣੇ ਕੋਲ ਰਹੇਗਾ ਉੱਨੀ ਸੌ ਤਹੇਤਰ nineteen seventy three ਵਿੱਚ ਆਇਆ ਸੀਗਾ, ਉੱਨੀ ਸੌ ਸੱਠ ਵਿੱਚ ਆਇਆ ਸੀ ਤੁਹਾਨੂੰ ਮੈਂ ਵੀ ਦੱਸ ਦਿਨਾ ਕੁਛ extra extra ਜੋ information ਤੁਹਾਨੂੂੰ ਅੱਛੀ ਲੱਗੇਗੀ ਨਾਲ ਨਾਲ ਲਿਖਦੇ ਜਾਣਾ। ਉੱਨੀ ਸੌ ਛੱਠ ਵਿੱਚ case ਆਇਆ ਸੀ case ਕਿਹੜਾ ਆਇਆ ਸੀ case ਸਤਾਹਠ ਦੇ ਵਿੱਚ ਆਇਆ ਸੀ ਗੋਲਕ ਨਾਥ case ਕਿਹੜਾ ਆਇਆ ਗੋਲਕ ਨਾਥ case ਤੇ ਤਹੇਤਰ ਵਿੱਚ ਆਇਆ ਕੇਸਵ ਨੰਦ ਭਾਰਤੀ versus State of ਕੇਰਲਾ ਇਹ important ਕਿਉਂ ਹੈਗਾ ਹੈ ਕਾਰਨ ਕੀ ਹੈਗਾ because ਇਹਨੇ ਇਹੀ ਕਿਹਾ ਸੀ ਤੁਸੀਂ ਸੰਵਿਧਾਨਕ amendment ਕਰ ਸਕਦੇ ਹੋ ਲੇਕਿੰਨ ਸੰਵਿਧਾਨ ਦਾ base, base ਨਹੀਂ ਛੇੜੋਗੇ, ਮਤਲਬ ਮੁੱਢਲਾ ਢਾਂਚਾ basic structure ਕੀ ਹੁੰਦਾ ਹੈ। ਮੁੱਢਲਾ ਢਾਂਚਾ ਤਾਂ ਮੁੱਢਲਾ ਢਾਂਚਾ ਜਿਹੜਾ ਹੁੰਦਾ, ਉਹਨੂੰ ਤੁਸੀਂ ਛੇੜੋਗੇ ਨਹੀਂ ਇਹ ਇਹਨੇ ਕਿਹਾ ਸੀ, ਕਿਹਨੇ ਕਿਹਾ ਸੀ ਕੇਸਵ ਨੰਦ ਭਾਰਤੀ case ਨੇ ਕਿਹਾ ਸੀ ਇਸੇ ਕਰਕੇ ਕਿਹਾ ਜਾਂਦਾ ਹੈ ਨੂੰ ਭਾਰਤੀ case ਕਾਹਦੇ ਵਾਸਤੇ ਸੀ ਸੇ~ ਅਹ basic structure ਵਾਸਤੇ ਅਹ ਕੀ ਕਹਿ ਰਹੇ ਹੋ ਸੁਖਵਿੰਦਰ ਕੌਰ। Sir puzzle ਕਰਵਾਉਣ ਲੱਗ ਗਏ ਤੁਸੀਂ, ਮੈਂ ਕੋਈ puzzle ਨਹੀਂ ਕਰਵਾ ਰਿਹਾ, ਮੈਂ ਤਾਂ just ਹਜੇ ਦੱਸ ਰਿਹਾਂ, ਇਹ ਤਾਂ examiner puzzle ਕਰੇਗਾ ਤੁਹਾਨੂੰ ਅਲੱਗ ਅਲੱਗ ਚੀਜ਼ਾਂ ਤੇ ਅਲੱਗ ਅਲੱਗ time ਤੇ okay ਦੇ ਦਿਆਂਗੇ ਜੀ ਦੇ ਦਿਆਂਗੇ ਜਸਵੀਰ ਕੌਰ ਪਹਿਲਾਂ ਇਹ ਸੁਣੋ। PDF ਵੀ ਮਿਲ ਜਾਏਗੀ ਪਹਿਲਾਂ PDF print out ਥੋੜੀ ਕਰਵਾਉਣੀ ਹੈ, ਇੰਨਾ ਤਾਂ time ਨੀ ਹੈ ਤੁਹਾਡੇ ਕੋਲ, ਦੋ ਦਿਨ ਰਹਿ ਗਏ ਤੁਹਾਡੇ exam ਦੇ ਵਿੱਚ ਤੇ PDF ਕੀ ਕਰੋਗੇ ਦੇ ਦਿਆਂਗੇ PDF ਲੈ ਕੋਈ ਗੱਲ ਨੀ question ਦੀ PDF ਦੇ ਦਊਂਗਾ ਠੀਕ ਹੈ okay Next question ਤਰਫ਼ ਚੱਲ ਰਿਹਾਂ ਮੈਂ, ਇਹ second question ਸੀ third question ਤੁਹਾਡੇ ਸਾਹਮਣੇ ਹੈ PPT ਵੀ ਦੇ ਦੇਵਾਂਗੇ PDF ਵੀ ਦੇ ਦੇਵਾਂਗਾ word file ਚਾਹੀਦੀ ਹੈ word file ਵੀ ਮਿਲ ਜਾਏਗੀ, ਤੁਸੀਂ ਪੇਪਰ crack ਕਰਨ ਵਾਲੇ ਬਣੋ ਸਾਰੇ ਜਾਣੇ third question ਤੁਹਾਡੇ ਸਾਹਮਣੇ ਹੈਗਾ ਹੈ। Who the following father of ਇੰਡੀਅਨ constitution ਬਿਲਕੁਲ basic question sir ਕਹੋਗੇ ਤੁਸੀਂ ਅੱਜ ਸਾਡਾ exam ਵਾਲਿਆਂ ਨਾਲ ਮਜਾਕ ਕਰ ਰਹੇ ਹੋ ਕਿੱਦਾਂ ਦੇ question ਪਾ ਰਹੇ ਹੋ, ਮੈਂ ਇਕੱਲਾ ਇੱਕ question ਨੀ ਦੱਸਾਂਗਾ ਨਾਲ ਨਾਲ ਉਹਦੀ explanation ਦੇ ਨਾਲ ਕੁਛ important ਚੀਜ਼ਾਂ ਵੀ ਦੱਸਾਂਗਾ।

am guaranteed ਤੁਸੀਂ question ਦੇਖੋਗੇ ਤੁੁਹਾਨੂੰ ਪਤਾ ਲੱਗ ਜਾਏਗਾ ਹਾਂਜੀ ਆਹੀ question ਆਏ ਹੈ ਜਿਹੜੇ topic ਇੱਥੇ ਕਰਵਾਂਗਾ ਉਹ topic similar question ਤੁਹਾਨੂੰ ਮਿਲਣਗੇ ਮੈਂ guarantee ਦਿਨਾ ਠੀਕ ਹੈ।

ਤੁਸੀਂ ਕਹੋਗੇ sir question ਤਾਂ simple ਸੀ ਮੈਂ ਇਹ ਜਗ੍ਹਾ ਤੁਹਾਡੇ ਲਈ ਖਾਲੀ ਛੱਡੀ ਹੈ ਕੁਛ ਨਵਾਂ ਦੱਸਣ ਲਈ ਕੁਛ extra ਚੀਜ਼ਾਂ ਦੱਸਣ ਲਈ ਹੁਣ ਇਹ ਕਹਿ ਰਿਹਾ drafting ਕਮੇਟੀ ਦੇ ਵਿੱਚ ਮੈਂਬਰ ਕਿੰਨੇ ਸੀ seven ਮੈਂਬਰ ਸੀ। ਇਹ draft ਕਰਨ ਵਾਸਤੇ ਬਣੀ ਸੀ ਇਹਦੇ ਜਿਹੜੇ chairman ਹੈਗੇ ਸੀ ਇਹਨਾਂ ਦੇ chairman ਵੀ ਕੌਣ ਸੀ doctor BR ਅੰਬੇਦਕਰ the question is for you drafting ਕਮੇਟੀ ਕਿੰਨੀ ਤਰੀਕ ਨੂੰ ਬਣੀ ਸੀ ਬਸ ਆਹ question ਹੈ ਤੁਹਾਡੇ ਲਈ ਇਹਦੀ date ਕੀ ਸੀ ਇਹ ਬਹੁਤ important ਕਮੇਟੀ ਹੈ। ਹਾਂਜੀ ਜਿਹਨੂੰ ਆਪਾਂ drafting ਕਮੇਟੀ ਕਹਿੰਦੇ ਹਾਂ। ਜਿਹਨੂੰ ਆਪਾਂ drafting ਕਮੇਟੀ ਕਹਿੰਦੇ ਹਾਂ ਉਹ ਵਾਲੀ ਕਮੇਟੀ Drafting ਕਮੇਟੀ ਬਿਲਕੁਲ answer ਆ ਰਿਹਾ ਹੈ। ਨੋਂ ਦਸੰਬਰ ਉੱਨੀ ਸੌ ਛਿਆਲੀ, ਉਣੱਤੀ ਅਗਸਤ ਉੱਨੀ ਸੌ ਸੰਤਾਲੀ। ਬਿਲਕੁਲ answer ਹੈਗਾ ਉਣੱਤੀ ਅਗਸਤ ਉੱਨੀ ਸੌ ਸੰਤਾਲੀ twenty nine of ਅਗਸਤ nineteen forty seven ਉਣੱਤੀ ਅਗਸਤ ਉੱਨੀ ਸੌ ਸੰਤਾਲੀ ਨੂੰ ਬਣੀ ਸੀ, ਨੋਂ ਦਸੰਬਰ ਉੱਨੀ ਸੌ ਛਿਆਲੀ ਨੂੰ ਇਹਦੀ ਪਹਿਲੀ meeting ਸੀ। ਤੇ ਉਣੱਤੀ ਅਗਸਤ ਉੱਨੀ ਸੌ ਛਿਆਲੀ ਨੀ ਹੈ ਉਣੱਤੀ ਅਗਸਤ ਉੱਨੀ ਸੌ ਸੰਤਾਲੀ ਹੈ, ਉਣੱਤੀ ਅਗਸਤ ਉੱਨੀ ਸੌ ਸੰਤਾਲੀ ਨੂੰ ਬਣੀ ਸੀ। Twenty nine of ਅਗਸਤ nineteen forty seven ਨੂੰ ਬਣੀ ਬਿਲਕੁਲ okay ਜਿੰਨੇ ਜਾਣੇ ਆਏ ਹੈ ਮੈਂ ਫਿਰ ਕਹਿ ਰਿਹਾਂ ਇੱਕ ਵਾਰ ਸਾਰਿਆਂ ਨੂੰ share ਕਰ ਦਓ ਤਾਂ ਕਿ ਹੋਰ person ਨਾਲ ਜੁੜ ਸਕਣ ਤੁਹਾਡੇ ਵਰਗੇ ਜਿਹੜੇ answer ਦੇ ਰਹੇ ਨੇ ਨਾਲ ਚਾਰ person ਹੋ ਆ ਜਾਣਗੇ।

Answer ਆ ਰਿਹਾ b ਤੇ d, b ਤੇ d, b and d answer ਆ ਰਿਹਾ, ਮੈਂ ਥੋੜ੍ਹਾ ਜਿਹਾ ਤੁਹਾਨੂੰ easability ਬਣਾ ਦਿਨਾ last option ਵਿੱਚ ਸ਼ਾਇਦ ਦਿੱਕਤ ਆ ਰਹੀ ਹੋਏਗੀ ਕਈਆਂ ਨੂੰ ਦੇਖਣ ਲੱਗਿਆ last option ਹੁਣੇ ਦਿਖ ਜਾਏਗੀ big boss ਚਾਹਤੇ ਹੈਂ last option ਦਿਖ ਜਾ। ਬਿਲਕੁਲ b, b ਆ ਰਿਹਾ answer that means ਆਪਣੇ ਕੋਲ ਜਿਹੜੀ question ਹੈਗਾ drafting ਕਿਹੜੇ ਮੈਂਬਰ ਨਹੀਂ ਸੀ ਤਾਂ ਉਸ time ਤੇ ਮੈਂ ਇਹ ਕਹਿ ਰਿਹਾਂ total seven ਮੈਂਬਰ ਸੀ ਕਿੰਨੇ ਮੈਂਬਰ ਸੀ ਹੈਗੇ ਸੀ ਸੱਤ ਮੈਂਬਰੀ ਕਮੇਟੀ ਸੀ ਜਿਹੜੇ ਸੱਤ ਮੈਂਬਰ ਉਸ time ਹੈਗੇ ਸੀ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਆਪਾਂ ਯਾਦ ਵੀ ਕਰ ਲਵਾਂਗੇ ਇੱਕ word ਸੁਣਿਆ ਹੋਏਗਾ MBD ਤੇ ਇੱਕ word ਤੁਸੀਂ ਸੁਣਿਆ ਹੋਏਗਾ bank ਕਿਹੜਾ bank m ਤੇ ਆਪਣੇ ਕੋਲ person ਹੈਗਾ ਹੈ ਮੁਹੰਮਦ ਸਦਉਲਾ ਕੌਣ ਹੈਗਾ ਹੈ, ਮੁਹੰਮਦ ਸਦਉਲਾ। ਮੁਹੰਮਦ ਸਦਉਲਾ b ਤੇ ਆਪਣੇ ਕੋਲ ਹੈਗਾ ਹੈ BL ਮਿੱਤਰ ਕੀ ਹੈਗਾ ਹੈ BL ਮਿੱਤਰ ਮਿੱਤਲ ਨੀ ਹੈਗਾ ਮਿੱਤਲ ਨੀ ਮਿੱਤਰ, ਮਿੱਤਰ ਠੀਕ ਹੈ r ਹੈ last ਤੇ ਮਿੱਤਰ Sorry then d ਤੇ ਹੈਗਾ DP ਖੇਤਾਨ ਕੌਣ ਹੈ DP ਖੇਤਾਨ b ਤੇ BR ਅੰਬੇਦਕਰ ਜੀ ਜਿਹਨੂੰ father of constitution ਕਹਿੰਦੇ ਹਾਂ a ਤੇ ਅਲਾਦੀ ਕ੍ਰਿਸ਼ਨਾ ਸਵਾਮੀ ਕੀ ਹੈ ਅਲਾਦੀ ਕ੍ਰਿਸ਼ਨਾ ਸੁਆਮੀ ਤੇ n ਤੇ ਆਪਣੇ ਕੋਲ n ਗੋਪਾਲ ਸੁਆਮੀ n ਤੇ n ਗੋਪਾਲ ਸੁਆਮੀ ਇਹ last ਹੁਣ KM ਮੁਨਸੀ ਜਿਹਨਾਂ ਨੇ ਆਪਣੀ ਪ੍ਰਿਅੰਬਲ ਨੂੰ ਜਿਹਨਾਂ ਨੇ ਮੈਂ ਕਹਿ ਰਿਹਾ ਵੀ question ਨਾਲ ਨਾਲ ਸੁਣਨਾ ਜਿਹਨੇ ਆਪਣੇ ਪ੍ਰਿਅੰਬਲ ਨੂੰ ਪ੍ਰਸਤਾਵਨਾ ਨੂੰ horoscope ਬੋਲਿਆ ਰਾਸ਼ੀਫ਼ਲ ਬੋਲਿਆ ਸੀ ਆਪਣੇ ਸੰਵਿਧਾਨ ਦਾ horoscope ਹੁੰਦਾ ਹੈ ਰਾਸੀਫ਼ਲ। ਤਾਂ ਇਹ ਸੱਤ ਮੈਂਬਰ ਹੈਗੇ ਸੀਗੇ ਤਾਂ question ਆਹੀ ਪੁੱਛਿਆ ਗਿਆ ਇਹਨਾਂ ਵਿੱਚੋਂ ਕਿਹੜਾ ਮੈਂਬਰ ਨਹੀਂ ਸੀ ਤਾਂ ਇੱਥੇ ਆਪਾਂ ਦੇਖ ਲਈਏ KM ਮੁਨਸੀ ਹੈਗੇ ਸੀ m ਵੈਂਕੇਹ ਨਾਇਡੂ ਅੱਛਾ ਕੋਈ ਦੱਸ ਸਕਦਾ ਹੈ m ਵੈਂਕੇਹ ਨਾਇਡੂ ਕੌਣ ਹੈ ਕੋਈ ਦੱਸ ਸਕਦਾ ਹੈ। ਇਹ ਨੀ ਹੈਗੇ ਮੈਂਬਰ ਨਹੀਂ ਸੀ ਅਲਾਦੀ ਕ੍ਰਿਸ਼ਨਾ BR ਅੰਬੇਦਕਰ ਤਾਂ chairman ਖੁਦ ਹੀ ਸੀ ਮੈਨੂੰ ਕੋਈ ਦੱਸ ਸਕਦਾ ਹੈ ਕੌਣ ਸੀ m ਵੈਂਕੇਹ ਨਾਇਡੂ ਕੌਣ ਨੇ ਕੌਣ ਨੇ m ਵੈਂਕੇਹ ਨਾਇਡੂ ਕੌਣ ਨੇ very good, vice president of ਇੰਡੀਆ ਉਪਰਾਸ਼ਟਰਤੀ ਕਿੰਨਵੇਂ vice president ਨੇ ਆਪਣੇ ਇੰਡੀਆ ਦੇ ਉਪਰਾਸ਼ਟਰਪਤੀ ਨੇ ਕਿੰਨਵੇਂ ਉਪਰਾਸ਼ਟਰਪਤੀ ਨੇ ਕਿੰਨਵੇਂ ਹਾਂਜੀ ਪੰਦਰਵੀਂ ਨੇ ਹੈਗੇ thirteen ਹੈਗੇ ਆ ਤੇਰਾਂ ਬਿਲਕੁਲ ਸਹੀ ਹੈ thirteenth vice president of ਇੰਡੀਆ thirteen

ਉਹ person ਨਹੀਂ ਸੀ fourteenth ਨਹੀਂ ਆਂ thirteenth is the correct answer thirteen ਚਲੋ next question ਦੇ ਉੱਪਰ ਚੱਲ ਰਹੇ ਹਾਂ ਅਗਲੇ question ਦੇ ਉੱਪਰ following languages not included in the ਇੰਡੀਅਨ constitution ਕਹਿੰਦੇ ਇਹਨਾਂ ਵਿੱਚੋਂ ਕਿਹੜੀ language ਇਹ ਜਿਹੀ ਹੈਗੀ ਹੈ ਕਿਹੜੀ ਭਾਸ਼ਾ ਇਹ ਜਿਹੀ ਆ ਜਿਹੜੀ ਭਾਰਤ ਦੇ ਸੰਵਿਧਾਨ ਦੇ ਵਿੱਚ included ਨਹੀਂ ਹੈ but ਕਦੋਂ ਜਿਹੜੀ ਕਿ seventy first amendment ਹੋਈ ਸੀ ਤੁਹਾਨੂੰ ਮੈਂ languages ਬਾਰੇ ਦੱਸ ਦਿਨਾ ਪਹਿਲਾ ਹਲਕਾ ਦੱਸ ਦਿਨਾ ਤੇ ਫਿਰ ਤੁਸੀਂ answer ਦੇ ਦੇਣਾ। ਇੱਥੇ ਆਪਣੇ ਕੋਲ ਜਦੋਂ constitution ਬਣਿਆ ਪਹਿਲਾਂ ਇੱਧਰ ਆਓ ਉਹਦਾ answer ਬਾਅਦ ਦੇਣਾ ਜਦੋਂ ਆਪਣਾ ਸੰਵਿਧਾਨ ਬਣਿਆ ਸੀ ਪਹਿਲਾਂ ਮੈਨੂੰ ਇਹ ਦੱਸੋ ਉਸ time ਤੇ starting ਤੋਂ ਆਪਣੀਆਂ languages ਕਿੰਨੀਆਂ ਸੀ ਕਿੰਨੀਆਂ ਭਾਸ਼ਾਵਾਂ ਸੀ ਕਿੰਨੀਆਂ languages ਸੀ ਪਹਿਲਾਂ ਇਹ ਦੱਸੋ। Originally ਕਿੰਨੀਆਂ languages ਸੀ answer ਬਾਅਦ ਦੇ ਦੇਣਾ। ਮੈਂ ਇਹਦਾ answer ਦੇ ਦਿਨਾ ਹੈ ਇਹਦਾ answer ਸਿੰਧੀ ਹੈਗਾ ਤੁਹਾਨੂੰ ਮੈਂ ਦੱਸਾਂਗਾ ਕਿਵੇਂ ਸਿੰਧੀ is the correct answer ਜਦੋਂ ਆਪਣਾ ਇੰਡੀਆ ਆਜ਼ਾਦ ਹੋਇਆ ਉਹ ਤੋਂ ਬਾਅਦ ਆਪਣਾ constitution ਬਣਿਆ constitution ਲਾਗੂ ਹੋਇਆ ਉਸ time ਤੇ ਆਪਣੇ ਕੋਲ ਜਿਹੜੇ Total languages ਹੈਗੀਆਂ ਸੀ ਪਹਿਲਾਂ ਚੌਦਾਂ ਸੀ ਤੇ languages ਜਿਹੜੇ ਹੈਗਾ ਹੈ official languages ਆਪਣੇ constitution ਦੇ ਵਿੱਚ ਕੋਈ schedule ਹੈਗੀਆਂ ਨੇ ਕੁਛ part ਹੈਗੇ ਹੈ। ਤਾਂ ਆਪਣੇ ਕੋਲ ਅੱਠਵਾਂ schedule ਹੈ ਅੱਠਵੀਂ ਅਨਸੂਚੀ ਹੈਗੀ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ because ਪੇਪਰ ਦੇ ਵਿੱਚ direct ਆਹ question ਆਉਂਦਾ ਹੁੰਦਾ ਹੈ ਕਿੰਨਵੀਂ ਅਨੁਸੂਚੀ ਹੈ ਅੱਠਵੀਂ ਅਨੁਸੂਚੀ ਹੈ, ਤੇ ਆਪਣੇ ਕੋਲ seventeenth part ਹੈ ਸਤਾਰਵਾਂ part ਹੈ। Seventeenth part ਤੇ ਅੱਠਵੀਂ ਅਨੁਸੂਚੀ ਹੈ languages ਆ at present ਆਪਣੇ ਕੋਲ total ਚੌਦਾਂ ਦੇ ਵਿੱਚ ਬਾਅਦ 'ਚ ਅੱਠ add ਹੋਈਆਂ ਤਾਂ ਬਾਈ languages ਹੈਗੀਆਂ ਨੇ ਤਾਂ ਪੇਪਰ ਵਿੱਚ ਇਹ ਵੀ question ਆਉਂਦਾ ਹੈ ਚਾਰ ਆਪਸਨਾਂ ਹੋਣਗੀਆਂ ਚਾਰਾਂ ਚੋਂ ਬਾਈ ਤੇ ਬਾਈਆਂ ਦੇ ਵਿੱਚੋਂ ਕਿਹੜੀ ਆਪਣੇ ਕੋਲ ਨਹੀਂ ਹੈਗੀ।

ਕੋਈ ਨਾ ਕੋਈ amendment ਹੋਈ ਹੋਏਗਾ ਕੀ ਹੋਈ ਹੋਏਗੀ ਕੋਈ ਨਾ ਕੋਈ amendment ਹੋਈ ਹੋਏਗੀ ਕੋਈ ਨਾ ਕੋਈ ਸੋਧ ਹੋਈ ਹੋਏਗੀ ਤਾਂ ਹੀ add ਹੋਈ ਹੋਣਗੀਆਂ ਤਾਂ ਤਿੰਨ amendment ਹੋਈਆਂ ਨੇ, ਤਿੰਨ amendment ਕਿਹੜੀਆਂ ਕਿਹੜੀਆਂ ਹੋਈਆਂ twenty first Seventy first ninety two ਇੱਕੀ ਇਕੱਹਤਰ ਬਾਨਵੇਂ, ਇੱਕੀ ਇਕੱਹਤਰ ਬਾਨਵੇਂ ਤਿੰਨ ਆਪਣੇ ਕੋਲ amendment ਹੋਈਆਂ ਇਹ ਯਾਦ ਰੱਖਣਾ, ਕਿਵੇਂ ਯਾਦ ਇੱਕੀ ਇੱਕੀ ਤੇ ਇਕੱਤਰ ਨੂੰ ਜੋੜਾਂਗੇ ਆਪਣੇ ਕੋਲ ਕੀ ਨਿਕਲ ਕੇ ਆਏਗਾ ਬਾਨਵੇਂ, ਤਾਂ ਇੱਕੀ ਇਕੱਹਤ ਬਾਨਵੇਂ ਤਿੰਨ very good sir ਤਾਂ ਇੱਕੀ ਇਕੱਹਤਰ ਬਾਨਵੇਂ ਕਿਹੜੇ ਸਾਲ 'ਚ ਹੋਈਆਂ ਉੱਨੀ ਸੌ ਸਤਾਹਠ ਵਿੱਚ ਹੋਈ ਇੱਕੀ, ਉੱਨੀ ਸੌ ਬਾਨਵੇਂ ਦੇ ਵਿੱਚ ਹੋਈ ਬਹੱਤਰ, ਤੇ ਦੋ ਹਜ਼ਾਰ ਤਿੰਨ ਦੇ ਵਿੱਚ ਹੋਈ ਬਾਨਵੇਂ number amendment ਤਾਂ ਇਹਦੇ ਵਿੱਚ ਇਹਦੇ ਵਿੱਚ ਆਪਣੇ ਕੋਲ add on ਕੀ ਹੋਇਆ ਇਹਦੇ ਵਿੱਚ ਆਪਣੇ ਕੋਲ languages add ਹੋਈਆਂ ਜਿਵੇਂ ਇੱਕੀ number amendment ਦੇ ਵਿੱਚ ਕਿਹੜੀ ਹੋਈ ਸੀ ਸਭ ਤੋਂ ਪਹਿਲਾਂ ਸਿੰਧੀ add ਹੋਈ ਕਿਹੜੀ ਹੋਈ ਸਿੰਧੀ, ਇਕੱਤਰ ਵਿੱਚ ਤਿੰਨ ਹੋਈਆਂ ਨੇਪਾਲੀ, ਮਨੀਪੁਰੀ ਤੇ ਕੋਕਣੀ, ਹੁਣ ਕਹੋਗੇ sir ਕੋਕਣੀ ਕਿੱਥੋਂ ਦੀ ਹੈ ਇਹ ਗੋਆ ਦੀ official language ਹੈ ਕੋਕਣੀ ਤੇ last ਜਿਹੜੀ ਹੈਗੀ ਹੈ very good ਅਹ ਸੋਰਵ ਤਾਂ last ਜਿਹੜੀ ਬਾਨਵੇਂ ਦੋ ਹਜ਼ਾਰ ਤਿੰਨ ਵਾਲੀ, ਇਹਦੇ ਵਿੱਚ ਚਾਰ ਹੋਈਆਂ ਸੀ ਕਿਹੜੀ ਕਿਹੜੀਆਂ ਇੱਥੇ ਲਿਖ ਰਿਹਾਂ ਡੋਗਰੀ ਵੋਡੋ ਮੈਥਲੀ ਤੇ ਸਿਥਾਲੀ ਡੋਗਰੀ ਵੋ~ ਵੋਡੋ ਮੈਥਲੀ ਤੇ ਸਿੰਥਾਲੀ that means ਆਪਣੇ ਕੋਲ total ਅੱਠ languages ਬਾਅਦ 'ਚ ਆਈਆਂ। ਇੱਕ ਇਹਦੇ ਵਿੱਚ ਆਈ, ਤਿੰਨ ਇਹਦੇ ਵਿੱਚ ਆਈਆਂ, ਚਾਰ ਇਹਦੇ ਵਿੱਚ total eight languages ਬਾਅਦ 'ਚ add ਹੋਈਆਂ at present ਆਪਣੇ ਕੋਲ total ਬਾਈ languages ਨੇ question ਕੀ ਸੀ ਇਕੱਹਤਰ number amendment ਤਾਂ question ਇੱਥੇ ਧਿਆਨ ਨਾਲ ਪੜ੍ਹਨਾ seventy first number amendment ਜਿਹੜੀ ਹੋਈ, ਉਹਦੇ ਵਿੱਚ ਕਿਹੜੀ language ਇਹ ਚਾਰਾਂ ਵਿੱਚੋਂ add ਨਹੀਂ ਹੋਈ ਤਾਂ ਇੱਥੇ ਨੇਪਾਲੀ, ਮਨੀਪੁਰੀ, ਕੋਕਣੀ, ਨੇਪਾਲੀ, ਮਨੀਪੁਰੀ, ਕੋਕਣੀ ਜਿਵੇਂ ਤੁਸੀਂ ਨਮਕ ਯਾਦ ਰੱਖਦੇ ਹੋ ਨਮਕ ਠੀਕ ਹੈ ਥੋੜ੍ਹਾ ਜਿਹਾ ਨਮਕ add ਕੀਤਾ ਗਿਆ। ਤਾਂ ਨਮਕ ਨੇਪਾਲੀ, ਮਨੀਪੁਰੀ, ਕੋਕਣੀ ਤਿੰਨ languages ਹੋਈਆਂ ਇਕੱਤਰ number amendment ਵਿੱਚ ਠੀਕ ਹੈ article ਇੱਕ article ਦਸ ਦੇ ਵਿੱਚ ਅਹ ਲ~ ਅਹ language ਨੀ ਆਉਂਦੀ ਠੀਕ ਹੈ article ਦਸ ਵਿੱਚ language ਨੀ ਆਉਂਦੀ language ਦਾ ਅੱਠਵਾਂ schedule ਹੈਗਾ ਹੈ schedule ਦੇ ਵਿੱਚ languages ਦਿੱਤੀਆਂ ਹੋਈਆਂ ਨੇ। ਜਿਹੜੀ ਇੰਡੀਆ ਆਪਣੇ ਕੋਲ ਇੰਡੀਆ ਦੀ official language ਜਿਹੜੀ ਆ ਉਹ article ਤਿੰਨ ਸੌ ਸੰਤਾਲੀ ਦੇ ਵਿੱਚ ਆ ਰਹੀ ਹੈ ਹਿੰਦੀ official language ਹੈ। ਚਲੋ ਇਹ ਆਪਣੇ ਕੋਲ question cover ਹੁੰਦਾ ਆਪਣਾ next question ਤੇ ਚੱਲਦੇ ਹਾਂ ਅਗਲਾ question ਤੁਹਾਡੇ ਸਾਹਮਣੇ ਹੈ ਪ੍ਰਿਅੰਬਲ of ਇੰਡੀਅਨ constitution ਪ੍ਰਿਅੰਬਲ ਪ੍ਰਸਤਾਵਨਾ ਜਿਹੜੀ ਹੈਗੀ ਹੈ ਉਹ ਕਿੱਦਾਂ ਦੀ ਹੈਗੀ ਹੈ, ਪ੍ਰਿਅੰਬਲ ਤੁਹਾਨੂੰ ਮੈਂ ਦੱਸਦਾਂ ਉਹਦੇ ਵਿੱਚ ਪੰਜ word ਦਿੱਤੇ ਗਏ ਹੈ ਤਾਂ ਇਹ question ਦਾ ਮਤਲਬ ਇਹ ਆ ਇੱਥੇ ਪੰਜ words ਦੀ sequence ਦੱਸਣੀ ਹੈ ਉਹ ਪੰਜੇ ਪੰਜ word ਦੀ sequence ਕੀ ਹੋਏਗੀ। ਉਹ ਆਪਣੇ ਕੋੋਲ ਤੁਸੀਂ ਦੱਸਣੀ ਹੈ sovereign, socialist, republic, democratic ਰਿਪ~ ਅਹ first ਹੈ secular socialist, secular, republic, democratic, sovereign, sovereign, socialist, secular, democratic, republic ਤੇ sovereign ਅਹ secular, socialist, democratic, republic ਤੁਸੀਂ ਦੱਸੋਗੇ ਹਾਂਜੀ ਜ਼ਲਦੀ answer ਦੇਣਾ ਚਾਰ ਆਪਸਨਾਂ ਤੁਹਾਡੇ ਸਾਹਮਣੇ। answer ਆ ਰਿਹਾ ਕਈਆਂ ਦਾ d, d ਆ ਰਿਹਾ ਹੈ c ਆ ਰਿਹਾ ਹੈ।

mostly c ਆ ਰਿਹਾ ਇੱਕ ਦੋ person ਦਾ d ਆ ਰਿਹਾ ਹੈ, ਸਿਮਰਨ ਕਹਿ ਰਿਹਾ screen not clear please ਮੈਨੂੰ ਦੱਸਣਾ screen clear ਹੈ ਮੇਰੇ ਸਾਹਮਣੇ ਲੈਪਟਾਪ ਵੀ ਚੱਲ ਰਿਹਾ ਹੈ, ਦੋ phone ਵੀ ਚੱਲ ਰਹੇ ਆ i think ਸੋ clear ਹੈ ਸਿਮਰਨ ਤੁਸੀਂ ਆਪਣੀ resolution increase ਕਰ ਲਓ। ਆਪਣੇ ਯੂਟਿਊਬ ਦੇ ਉੱਪਰ ਜਿਹੜੇ last corner ਤੇ ਤਿੰਨ dot ਦਿੱਤੇ ਆ ਉਹਨਾਂ ਤੇ click ਕਰਕੇ ਉੱਥੇ increase ਕਰ ਲਓ minimum three sixty ਜਾਂ ਫਿਰ four eighty ਕਰੋ, ਠੀਕ ਹੈ ਨਾ screen clear ਚੱਲ ਰਹੀ ਹੈ ਸਾਰਿਆਂ ਦੀ clear ਹੈ okay ਚਲੋ ਇੱਥੇ ਦੇਖਦੇ ਹਾਂ ਪ੍ਰਿਅੰਬਲ ਜਿਹੜੇ word ਹੈਗੇ ਆ ਚਾਰ ਵ~ ਪੰਜ word ਅੱਛਾ ਇਹਨਾਂ ਦੇ ਵਿੱਚ ਕਾਫ਼ੀ ਜਾਣਿਆਂ ਨੂੰ confusion ਰਹਿੰਦੀ ਹੈ ਤੇ ਇਹ question ਵੀ ਪੇਪਰਾਂ ਦੇ ਵਿੱਚ ਆ ਚੁੱਕਿਆ ਹੈ ਅੱਛੇ ਤੋਂ ਅੱਛੇ level ਦੇ exam ਦੇ ਵਿਚ ਵੀ ਆ ਚੁੱਕਿਆ, ਅੱਜ ਦਾ session ਮੈਂ ਫਿਰ ਕਹਿ ਰਿਹਾਂ ਇਕੱਲਾ ETT ਲਈ ਨਹੀਂ ਹੋਰ ਵੀ ਜਿਹੜੇ exam ਨੇ ਉਹਦੇ ਵਿੱਚ ਪੁੱਛੇ ਜਾਂਦੇ ਆ, ਤਾਂ ਪੰਜ word ਆਪਣੇ ਕੋਲ ਹੈਗੇ ਹੈ। ਉੁਹ ਪੰਜ word ਕੁਛ ਇਸ sequence ਦੇ ਵਿੱਚ ਹੈਗੇ ਹੈ last ਤੁਸੀਂ ਯਾਦ ਰੱਖ ਸਕਦੇ ਹੋ doctor d r doctor ਹੈ ਮਤਲਬ first one ਕਿਹੜਾ ਹੈਗਾ ਹੈ first one ਹੈਗਾ sovereign second one ਕਿਹੜਾ ਹੈਗਾ sovereign ਤੋਂ ਬਾਅਦ socialist ਫਿਰ ਆਪਣੇ ਕੋਲ ਹੈਗਾ secular, sovereign, socialist, secular Democratic, republic ਅਗਰ ਇੱਥੇ question ਆ ਜਾਂਦਾ ਪ੍ਰਿਅੰਬਲ ਆਪਣੇ ਇੰਡੀਅਨ constitution ਦਾ as per the twenty six of nineteen fifty ਛੱਬੀ ਜਨਵਰੀ ਉੱਨੀ ਸੌ ਪੰਜਾਹ ਕਿੱਦਾਂ ਦਾ ਸੀ। ਤਾਂ ਛੱਬੀ ਜਨਵਰੀ ਉੱਨੀ ਸੌ ਪੰਜਾਹ ਨੂੂੰ ਦੋ word ਉਦੋਂ ਨਹੀਂ ਸੀ ਜਿਹੜੇ ਬਾਅਦ 'ਚ ਆਏ ਹੈ, ਉਹ word ਆਪਣੇ ਕੋਲ ਆ ਕੇ socialist ਤੇ secular ਇਹ ਦੋਨੋਂ word ਪਹਿਲਾਂ ਨਹੀਂ ਸੀ ਇੱਕ second amendment ਉੱਨੀ ਸੌ ਛਿਅੱਤਰ ਜਿਹਨੂੰ mini constitution ਦੇ ਨਾਮ ਤੋਂ ਜਾਣਿਆ ਜਾਂਦਾ ਹੈ ਬਿਆਲੀ number ਸੋਧ ਦੇ ਵਿੱਚ add ਹੋਈ ਸੀ ਠੀਕ ਹੈ। ਤਾਂ ਆਪਣੇ ਕੋਲ ਆਹ sovereign, socialist, secular, sovereign word ਪਹਿਲਾਂ ਵਾਲਾ ਹੈਗਾ ਹੈ ਜਿਹਨੂੰ ਆਜ਼ਾਦ ਬੋਲਿਆ ਜਾਂਦਾ ਹੈ democratic ਲੋਕਤੰਤਰਿਕ ਤੇ republic ਇਹ ਤਿੰਨ word ਪਹਿਲਾਂ ਹੈਗੇ ਸੀ ਬਾਅਦ 'ਚ ਦੋ word add ਹੋਏ, ਠੀਕ ਹੈ ਤੇ ਇੱਥੇ ਆਪਣੇ ਕੋਲ ਜਿਹੜਾ answer ਬਣੇਗਾ ਉਹ ਬਣੇਗਾ c option tripple s d r ਤੁਸੀਂ ਬਣਾ ਸਕਦੇ ਹੋ s s s d r ਤਾਂ s s s d r ਵਾਲਾ ਵੀ ਸੀ ਲੇਕਿੰਨ ਇੱਥੇ sovereign ਤੋਂ ਬਾਅਦ secular ਤੇ socialist ਉਲਟਾ ਸੀ ਇਹ ਇੱਧਰ ਆਏਗਾ, ਇਹ ਇੱਧਰ ਆਏਗਾ okay ਤਾਂ sovereign, socialist ਤੇ secular, democratic, republic ਪੰਜ word ਦੀ sequence ਇਹ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ ਸਭ ਨੂੰ okay, next question ਤੇ ਚੱਲ ਰਿਹਾਂਂ ਮੈਂ ਅਗਲੇ question ਦੇ ਉੱਪਰ the concept of DPSP ਇਹ question favourite ਹੈ ਪੰਜਾਬ exam ਦਾ ਤੇ ਨਾਲ SSC ਵਾਲਿਆਂ ਦਾ ਸਾਰਿਆਂ ਦਾ favourite question ਹੈ ਆਹ ਵਾਲਾ ਜਿਹੜਾ DPSP ਹੈਗਾ ਉਹ ਆਪਾਂ ਕਿੱਥੋਂ adopt ਕੀਤਾ DPSP ਦੀ full form ਤੁਹਾਨੂੰ ਮੈਂ ਦੱਸ ਰਿਹਾਂ ਇੱਥੇ directive principles of state policy ਕੀ ਹੈ directive principles of state policy, directive principles of state policy ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ answer ਆਪਣੇ ਕੋਲ ਆ ਰਿਹਾ mostly b answer ਜ਼ਿਆਦਾ ਆ ਰਿਹਾ ਹੈ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ that means ਆਪਣੇ ਨੂੰ ਰਾਜ ਨੂੰ ਮਤਲਬ ਆਪਣੀ ਕਹਿ ਸਕਦੇ ਹਾਂ state ਨੂੰ ਕੁਛ ਨਿਰਦੇਸ਼ ਦਿੱਤੇ ਜਾ ਰਹੇ ਨੇ ਲੇਕਿੰਨ ਉਹ ਨਿਰਦੇਸ਼ ਉਹ follow ਕਰੇ ਚਾਹੇ ਨਾ ਕਰੇ ਉਹਨਾਂ ਦੀ ਆਪਦੀ ਮਰਜ਼ੀ ਹੈ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। DPSP ਜਿਹੜਾ ਹੈਗਾ ਹੈ ਹਾਂਜੀ answer mostly ਸਾਰੇ ਹੀ b, b, b ਬਿਲਕੁਲ ਤਾਂ b is the correct answer ਆਪਾਂ ਕਿੱਥੋਂ ਲਿਆ ਹੈ DPSP ਆਇਰਲੈਂਡ ਤੋਂ ਲਿਆ ਤਾਂ ਕੁਛ countries important ਹੈ ਯਾਦ ਰੱਖਣੀਆਂ ਪੈਣੀਆਂ ਨੇ ਜਿਵੇਂ ਕਿ USA ਤੋਂ ਜਾਂ ਕੁਛ ਚੀਜ਼ਾਂ ਦੱਸ ਦਿਨਾਂ ਜਿਵੇਂ ਕਿ fundamental right ਨੇ fundamental right ਆਪਾਂ US ਤੋਂ ਲਏ fundamental duties ਆਪਾਂ ਰਸੀਆ ਤੋਂ ਲਈਆਂ USSR ਤੋਂ ਲਈਆਂ emergency power ਆਪਾਂ ਜਰਮਨੀ ਤੋਂ ਲਈਆਂ ਨੇ। Amendment procedure ਆਪਾਂ south ਅਫਰੀਕਾ ਤੋਂ ਲਿਆ that means ਆਹ ਕੁਛ important ਚੀਜ਼ਾਂ ਜਿਹੜੀਆਂ ਆਪਾਂ ਨੂੰ ਯਾਦ ਰੱਖਣੀਆਂ ਪੈਣਗੀਆਂ ਤੇ ਆਹ ਵਾਲਾ ਆਪਾਂ ਕਿਹੜੀ ਕਿਹੜੀ country ਤੋਂ ਲਿਆ ਹੋਇਆ ਹੈ ਠੀਕ ਹੈ ਜਿੰਨੇ person ਬੈਠੇ ਛੋਟੀ ਜਿਹੀ request ਹੈ ਜੇ session ਅੱਛਾ ਲੱਗ ਰਿਹਾ ਮਜਾ ਆ ਰਿਹਾ ਤਾਂ like ਜ਼ਰੂਰ ਕਰ ਦਓ ਨਾਲ ਦੀ ਨਾਲ ਤੇ ਆਪਣੇ ਵਾਟਸੈਪ ਤੇ status ਤੇ share ਜ਼ਰੂਰ ਕਰੋ ਤਾਂ ਕਿ ਹੋਰ person ਆਪਣੇ ਨਾਲ ਜੁੜ ਸਕਣ ਜੋ ਆਪਣਾ target ਆ ਉਹ ਤਾਂ ਅਚੀਬ ਕਰੀਏ ਚਲੋ ਆਇਰਲੈਂਡ ਤਾਂ answer correct ਬਿਲਕੁਲ ਉਹ ਸਹੀ answer ਹੈ ਸਾਡਾ ਅੱਗੇ ਚੱਲਦੇ ਹਾਂ what is the article of amendment procedure ਦੇਖੋ ਆਪਣੀ constitution ਨੇ ਆਪਾਂ ਨੂੰ ਖੁਦ ਕਿਹਾ ਹੈ ਵੀ ਆਪਾਂ amendment ਕਰ ਸਕਦੇ ਹਾਂ ਜਰਮਨੀ ਤੋਂ emergency powers ਲਈਆਂ ਨੇ ਜੀ ਸੋਫੀਆ emergency power Okay thank you ਕਰਨ ਤਾਂ article number ਕਿਹੜੇ article ਦੇ ਵਿੱਚ ਇਹ ਲਿਖਿਆ ਹੈ constitution parliament ਨੂੰ power ਦੇ ਰਿਹਾ ਹੈ parliament ਨੂੰ empower ਕਰ ਲਿਆ ਵੀ ਤੁਸੀਂ amendment ਕਰ ਸਕਦੇ ਹੋ ਬਾਈ ਜੀ ਤਾਂ ਬਿਲ ਪਾਸ ਕਰਕੇ amendment ਕੀਤੀ ਜਾ ਸਕਦੀ ਹੈ ਇਹ article ਕਿਹੜਾ ਹੈਗਾ ਹੈ ਇਹ ਸਾਰੇ question most important question ਹੈ even ਕਿ ਕਾਫ਼ੀ question ਹੈ ਜਿਹੜੇ previous exam ਦੇ ਵਿੱਚ ਆ ਵੀ ਚੁੱਕੇ ਹੈ luckily ਬਿਲਕੁਲ the right answer is d, article number three sixty eight ਤਿੰਨ ਸੌ ਅਠਾਹਠ number article ਆਪਣੀ amendment ਦਾ article ਹੈ, ਇਹ ਆਪਾਂ ਨੂੰ ਕਹਿੰਦਾ ਵੀ ਤੁਸੀਂ parliament ਨੂੰ power ਦਿੰਦਾ ਹੈ ਇਹ ਵਾਲਾ article ਤੁਸੀਂ amendment ਕਰ ਸਕਦੇ ਹੋ constitution ਦੇ ਵਿੱਚ okay ਤਾਂ article number three sixty eight is the correct answer ਅੱਗੇ ਚੱਲਦੇ ਹਾਂ next question ਦੇ ਉੱਪਰ the provisions regarding emergency ਹੁਣੇ ਹੁਣੇ ਦੱਸਿਆ ਸੀ ਮੈਂ ਹੁਣੇ ਦੱਸਿਆ ਹੈ emergency ਦੇ regarding ਜਿਹੜੀਆਂ provisions ਨੇ ਜਿਹੜੀ amendment ਵਾਲੀ ਸੀ ਹੁਣੇ ਤਿੰਨ ਸੌ ਅਠਾਹਟ ਵਾਲਾ ਆਹ ਵਾਲਾ ਆਪਾਂ procedure ਲਿਆ ਹੋਇਆ south ਅਫਰੀਕਾ ਤੋਂ emergency ਉਹ ਕਿੱਥੋਂ ਲਿਆ ਹੈ answer ਆ ਰਿਹਾ two b ਬਿਲਕੁਲ answer ਸਹੀ ਆ ਰਿਹਾ ਜਰਮਨੀ ਜਰਮਨੀ ਜਰਮਨੀ ਜਿੰਨੇ ਜਾਣੇ online ਬੈਠੇ ਹੋ ਸਾਰੇ ਦੇ ਸਾਰੇ answer ਚਾਹੀਦੇ ਹੈ ਮੈਨੂੰ a to z ਸਾਰੇ answer ਚਾਹੀਦੇ ਹੈ। thank you ਸਰਬਜੋਤ।

Answer correct answer ਆਏਗਾ ਜਰਮਨੀ ਜਰਮਨੀ ਬਿਲਕੁਲ ਸਹੀ ਆ ਅਗਲੇ ਚਲ ਅਗਲੇ question ਦੇ ਉੱਪਰ ਚੱਲਦੇ ਹਾਂ next question ਹੈ total amendment ਕਿੰਨੀਆਂ ਹੋ ਚੁੱਕੀਆਂ ਨੇ at present ਅੱਜ ਦੀ ਅਗਰ ਗੱਲ ਕਰੀਏ ਦੋ ਹਜ਼ਾਰ ਇੱਕੀ ਆਪਣਾ at present ਅਕਤੂਬਰ ਚੱਲ ਰਿਹਾ ਹੈ। ਤਾਂ ਅਕਤੂਬਰ ਦੋ ਹਜ਼ਾਰ ਇੱਕੀ ਤੱਕ total ਕਿੰਨੀਆਂ amendments ਹੋ ਚੁੱਕੀਆਂ ਨੇ ਅਰਸ ਨੂੰ ਗਾਣੇ ਯਾਦ ਆ ਰਹੇ ਹੈ ਅੱਛਾ ਜਰਮਨੀ ਵਾਲਾ ਠੀਕ ਹੈ total amendments ਕਿੰਨੀਆਂ ਹੋ ਚੁੱਕੀਆਂ ਨੇ ਆਪਣੀ constitution ਦੇ ਵਿੱਚ Answer ਆ ਰਿਹਾ b, d, b, d, b, d ਬੀੜੀ ਪੀਣੀ ਹੈ ਬੀੜੀ ਜਾਂਂ ਸਿਗਰਟ। ਕਈ ਜਾਣੇ ਕਹਿ ਰਹੇ ਨੇ hundred ਹੋ ਚੁੱਕੀਆਂ ਨੇ ਕਈ ਜਾਣੇ ਕਹਿ ਰਹੇ ਆ ਇੱਕ ਸੌ ਪੰਜ ਹੋ ਚੁੱਕੀਆਂ ਨੇ ਕਈ ਜਾਣੇ ਕਹਿ ਰਹੇ ਆ sir ਇੱਕ ਸੌ ਚਾਰ ਹੋ ਚੁੱਕੀਆਂ ਤੁਸੀਂ option c, that means answer b, c, d ਤਿੰਨੋ ਆ ਚੁੱਕਿਆ a answer ਮੈਂ ਲਗਾ ਦਿਨਾ ਚਾਰ ਆਪਸਨਾਂ ਪੂਰੀਆਂ ਹੋ ਜਾਣਗੀਆਂ। ਤਾਂ ਜਿਹੜੇ ਹਜੇ ਥੋੜ੍ਹੇ ਪਿੱਛੇ ਚੱਲ ਰਹੇ ਹੈ latest update ਬਾਰੇ ਜਿਹਨਾਂ ਨੂੰ ਨਹੀਂ ਪਤਾ ਮੈਂ ਇਹ ਦੱਸਦਾਂ, ਇੱਕ ਸੌ ਪੰਜ total amendments ਹੋ ਚੁੱਕੀਆਂ ਨੇ total amendments ਆਪਣੇ constitution ਦੇ ਵਿੱਚ one zero five ਹੋ ਚੁੱਕੀਆਂ ਨੇ। ਤਾਂ ਇੱਕ question ਵੀ recently ਬਣ ਸਕਦਾ ਹੈ ਜਿਹੜੇ ਇੱਕ ਸੌ ਪੰਜ number amendment ਹੈ ਮੈਂ ਤੁਹਾਨੂੰ recent ਜਿੰਨੀਆਂ ਵੀ ਹੋਈਆਂ ਨੇ amendments ਉਹਨਾਂ ਬਾਰੇ ਦੱਸ ਦਿਨਾ ਜਿਵੇਂ ਕਿ one ਅਹ hundred amendment ਛੱਡੋ, One zero one ਤੋਂ ਅਗਰ start ਕਰੀਏ ਇੱਕ ਸੌ ਇੱਕ ਤੋਂ ਇੱਕ ਸੌ ਇੱਕ number amendment ਕਾਹਦੀ ਕਿਹੜੀ ਸੀ GST ਦੀ ਇੱਕ ਸੌ ਦੋ number amendment ਇੱਕ ਸੌ ਤਿੰਨ number amendment ਇੱਕ ਸੌ ਚਾਰ number amendment ਇਹ ਤਿੰਨੋਂ ਤਿੰਨੋਂ reservation ਦੀਆਂ ਹੈਗੀਆਂ ਨੇ ਇੱਕ ਸੌ ਪੰਜ number sorry ਚਾਰੋ ਦੇ ਚਾਰੋ। ਇੱਕ ਸੌ ਦੋ number amendment ਬਣਿਆ ਸੀ NCBC ਮੈਂ just ਬੋਲ ਰਿਹਾਂ ਲਿਖਣਾ ਲਿਖ ਲੈਣਾ ਨਾਲ ਨਾਲ national commission for backward classes, national commission for backward classes okay ਸਰਬਜੋਤ thank you ਤਾਂ national commission for backward classes ਜਿਹੜਾ ਆਪਣੇ ਕੋਲ ਹੈਗਾ ਹੈ ਇੱਕ ਸੌ ਦੋ number amendment ਜਿਹੜੀ ਹੈਗੀ ਹੈ ਉਹਦੇ ਵਿੱਚ ਬਣਿਆ ਸੀ ਇੱਕ ਸੌ ਤਿੰਨ number amendment ਦੇ ਵਿੱਚ ਦਸ percent ਕੋਟਾ ਦਿੱਤਾ ਗਿਆ ਹੈ EWS category ਨੂੰ EWS ਕੀ ਹੁੰਦਾ ਹੈ। Economically weaker section, economically weaker section ਆਰਥਿਕ ਕਮਜ਼ੋਰ ਵਰਗ ਇੱਕ ਸੌ ਚਾਰ number amendment ਇਹਦੇ ਵਿੱਚ ਕੀ ਕੀਤਾ ਗਿਆ ਲੋਕ ਸਭਾ ਲੋਕ ਸਭਾ ਦੇ ਵਿੱਚ ਜਿਹੜੀਆਂ reservation ਚੱਲਦੀ ਆ reservation SC

ਤੇ ਦੂਸਰੇ ਦੋ percent ਭੇਜੇ ਜਾਂਦੇ ਸੀ ਲੋਕ ਸਭਾ ਦੇ ਵਿੱਚ ਐਂਗਲੋ ਇੰਡੀਅਨ ਵਾਲੇ ਕਿਹੜੇ ਐਂਗਲੋ ਇੰਡੀਅਨ ਵਾਲੇ ਤਾਂ ਉਹ ਐਂਗਲੋ ਇੰਡੀਅਨ ਵਾਲੇ ਹੁਣ ਨਹੀਂ ਆਹ cancel ਹੋ ਚੁੱਕੇ ਨੇ ਇੱਕ ਸੌ ਪੰਜ number amendment ਹੈ ਜਿਹੜੀ BC ਦੀ list ਹੁੰਦੀ ਸੀ, BC category ਦੀ list ਬਣਾਉਣੀ ਹੁੰਦੀ ਸੀ center government ਦੇ ਹੱਥਾਂ ਵਿੱਚ ਸੀ ਉਹਨਾਂ ਨੇ state government list ਤੁਸੀਂ ਆਪ ਹੀ ਤਿਆਰ ਕਰੋਂਗੇ ਹੁਣ ਅਸੀਂ ਤਿਆਰ ਨਹੀਂ ਕਰਾਂਗੇ that means ਇੱਕ ਸੌ ਪੰਜ total amendment ਹੋ ਚੁੱਕੀਆਂ ਨੇ ਇੱਕ ਸੌ ਪੰਜ amendments ਅੱਜ ਤੱਕ ਹੋ ਚੁੱਕੀਆਂ ਨੇ। ਹਾਂ ਜਿਹੜੀ ਲਾ ਰਹੇ ਹੈ ਅਰਸ ਕੰਬੋਜ ਦੋ ਚੀਜ਼ਾਂ ਹੋਈਆਂ ਹੈ ਇੱਕ ਜ਼ਰੂਰੀ ਨੀ ਹੁੰਦਾ ਵੀ ਇੱਕ amendment ਦੇ ਵਿੱਚ ਇੱਕ ਹੀ ਚੀਜ਼ ਹੋਵੇ ਇੱਕ ਸੌ ਚਾਰ number amendment ਦੇ ਵਿੱਚ ਦੋ ਚੀਜ਼ਾਂ ਹੋ ਚੁੱਕੀਆਂ ਹੈ ਜੇ ਨਹੀਂ ਪੜ੍ਹਿਆ ਤਾਂ ਸੁਣ ਲਓ। ਇੱਕ ਤਾਂ ਲੋਕ ਸਭਾ ਦੇ ਵਿੱਚ ਦੋ ਐਂਗਲੋ ਇੰਡੀਅਨ ਹੁਣ ਨਹੀਂ ਜਾਣਗੇ ਠੀਕ ਹੈ second ਚੀਜ਼ ਜਿਹੜੀ reservation ਹੁੰਦੀ ਆ ਦਸ ਦਸ ਸਾਲਾਂ ਦੀ ਹੁੰਦੀ ਹੈ ਦਸ ਸਾਲ ਬਾਅਦ SC ਤੇ ST ਦੀਆਂ ਸੀਟਾਂ ਲੋਕ ਸਭਾ SC ਦੀਆਂ ਚੁਰਾਸੀ ST ਦੀਆਂ ਸੰਤਾਲੀ ਤਾਂ ਉਹ ਵਾਲੀਆਂ ਸੀਟਾਂ ਦੋ ਹਜ਼ਾਰ ਤੀਹ ਤੱਕ extend ਕਰ ਦਿੱਤੀਆਂ ਗਈਆਂ ਨੇ okay ਦੋ ਹਜ਼ਾਰ ਤੀਹ ਤੱਕ extend ਕਰ ਦਿੱਤੀਆਂ ਗਈਆਂ ਨੇ ਉਹ ਵਾਲੀਆਂ seats ਤਾਂ at present one zero total five amendment number ਆਪਣੇ ਕੋਲ ਜਿਹੜੀ ਹੋਈ ਹੈ ਉਹ ਹੋਈ ਹੈ clear to all ਸਭ ਨੂੰ clear ਹੈ ਨਾ ਕੋਈ doubt ਤਾਂ ਨੀ ਹੈ।

ਗੋਰਵ maximum seats ਦੇਖੋ ਹੁਣ ਅਗਰ ਤੁਸੀਂ ਇੱਕ school ਵਿੱਚ teach ਕਰ ਰਹੇ ਹੋ school ਦੇ ਵਿੱਚ ਤੁਹਾਡੇ ਕੋਲੇ ਇੱਕ class-room ਦੇ ਵਿੱਚ ਪੰਜਾਹ chairs ਲੱਗੀਆਂ ਹੋਈਆਂ ਨੇ fifty chairs ਲੱਗੀਆਂ, ਤੁਸੀਂ ਦੋ student ਨੂੰ ਅੱਜ ਤੋਂ ਬਾਅਦ ਨਹੀਂ ਬਿਠਾਉਣਾ, ਤੁਸੀਂ ਇਹ ਨੀ ਕਰੋਗੇ ਉਹ number of seats ਜਿਹੜੀਆਂ ਹੈਗੀਆਂ decrease ਕਰ ਦਓਗੇ। ਤਾਂ maximum number of seats ਪੰਜ ਸੌ ਬਵੰਜਾ ਹੀ ਰਹਿਣਗੀਆਂ maximum ਪੰਜ ਸੌ ਬਵੰਜਾ ਹੀ ਰਹਿਣਗੀਆਂ ਜਿਹਦੇ ਵਿੱਚੋਂ ਪੰਜ ਸੌ ਤਰਤਾਲੀ ਨੇ at present ਅੱਗੇ ਪੰਜ ਸੌ ਪੰਤਾਲੀ ਹੁੰਦੀਆਂ ਸੀ ਹੁਣ ਪੰਜ ਸੌ ਤਰਤਾਲੀ ਨੇ ਤਾਂ ਪੰਜ ਸੌ ਤਰਤਾਲੀ at present ਜਿਹਦੇ ਵਿੱਚੋਂ ਪੰਜ ਸੌ ਤੀਹ state ਦੀਆਂ ਹੈਗੀਆਂ ਨੇ ਤੇਰਾਂ territory ਕੇਂਦਰ ਸ਼ਾਸ਼ਿਤ ਪ੍ਰਦੇਸ਼ sorry okay ਪੰਜ ਸੌ ਬਵੰਜਾ maximum ਬਿਲਕੁਲ correct ਹੈ ਅੱਗੇ ਚੱਲਦੇ ਹਾਂ next question ਦੇ ਉੱਪਰ। ਜੋ ਜੋ information ਹੋਏਗੀ ਨਾਲ ਦੀ ਨਾਲ ਮੈਂ ਪੂਰੀ detail ਦੇ ਵਿੱਚ ਦੱਸਦਾਂ ਰਹਾਂਗੇ topic ਆਪਾਂ cover ਕਰਾਂਗੇ, ਮੈਂ ਫਿਰ ਕਹਿ ਰਿਹਾਂ ਇਕੱਲੀ politics ਨੀ ਹੈਗੀ history, geography ਵੀ ਹੈਗੀ ਆ ਆਉਣ ਵਾਲੇ ਅੱਗੇ questions ਦੇ ਵਿੱਚ, ਇੱਕ ਵਾਰ ਪਹਿਲਾਂ politics ਦੇ question ਨੇ, ਫਿਰ geography ਦੇ, ਫਿਰ history ਦੇ ਤਿੰਨੋਂ question ਹੈਗੇ ਆ ਤਿੰਨੋ Question number ਆਪਣੇ ਕੋਲ ਆਹ word ਜਿਹੜੇ ਹੁਣੀ ਮੈਂ ਦੱਸੇ ਹੈ socialist word ਹੈ ਤੇ secular word ਹੈ ਇਹ ਦੋਨੋਂ word ਪ੍ਰਿਅੰਬਲ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਇਹ ਦੋਨੋਂ ਹੋਏ ਸੀ ਪ੍ਰਸਤਾਵਨਾ ਆਪਣਾ constitution ਦਾ ਪਹਿਲਾ page ਉਹ ਕਿਹੜੀ amendment ਦੇ under ਆਏ answer ਆ ਰਿਹਾ d option c, d, c, d ਦੋ answer ਆ ਰਹੇ ਹੈ, ਜਿਹੜੇ ਤਿਆਰੀ ਕਰ ਚੁੱਕੇ ਹੈ ਇਹ simple question ਇੱਕ ਪਤਾ ਹੋਣਾ ਚਾਹੀਦਾ c, d, c, d ਦੇ ਵਿੱਚ confuse ਨਾ ਹੋਵੇ। Mostly c ਆ ਰਿਹਾ ਹੈ ਦੋ ਜਾਣਿਆ ਦਾ d ਆਇਆ ਸੀ starting ਤੋਂ ਹੁਣ c ਆ ਰਿਹਾ ਹੈ।

ਇਹਦੇ ਵਿੱਚ ਇੱਕ ਤਾਂ word ਆਇਆ socialist ਇੱਕ word ਆਇਆ secular ਤੇ ਤੀਸਰਾ word ਇੱਕ ਹੋਰ ਆਇਆ ਸੀ integrity ਕੀ ਆਇਆ ਸੀ integrity